ਹਰ ਕੋਈ ਵਿਅਕਤੀ ਇਹਨਾਂ ਨੂੰ note ਕਰਕੇ ਰੱਖੇਗਾ ਇਸ ਤੋਂ ਬਾਅਦ ਆਪਣੇ ਵਿਦਿਆਰਥੀ ਨੂੰ ਦਿੱਤੇ ਗਏ ਉਪਰੋਕਤ ਕਾਰਜ ਦਾ ਮੁਲਾਂਕਣ ਵੀ ਕੀਤਾ ਜਾਵੇਗਾ।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 ਸਮਾਂ ਪੈਦਾ ਕੀਤਾ ਅਤੇ ਕਦੋਂ ਕੀਤਾ ਹੋਵੇਗਾ ਕਿ ਇਹ ਸਾਧਨਾਂ ਨੂੰ ਵੇਖਣਾ ਚਾਹੀਦਾ ਹੈ ਕਿ ਸੁਣਨਾ ਜਾਂ ਪੜ੍ਹਨਾ ਚਾਹੀਦਾ ਹੈ, ਮੁਲਾਂਕਣ ਵੇਲੇ ਵਿਦਿਆਰਥੀ ਉਪਰੋਕਤ ਤਿੰਨ ਕਾਰਜਾਂ ਨੂੰ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਵੀ ਮੌਕਾ ਦਿੱਤਾ ਜਾਵੇਗਾ ਮੁਲਾਂਕਣ ਕਰਦੇ ਸਮੇਂ ਅੰਕ ਦੇਣ ਦੇ ਪੈਮਾਨੇ ਅਧਿਆਪਕ ਵਿਵੇਕ ਅਨੁਸਾਰ ਤੈਅ ਕਰਦਾ ਹੈ, ਮੁਲਾਂਕਣ worksheet ਦੇ ਕਾਰਜ਼ਕਾਰੀ ਦੇ ਅਧਿਕਾਰ ਅਧਿਆਪਕ ਵਿਦਿਆਰਥੀ ਨੂੰ ਹੌਸਲਾ ਅਫ਼ਜ਼ਾਈ ਪ੍ਰਾਪਤ ਕਰਦਾ ਹੋਇਆ ਸਾਰੇ ਵਿਦਿਆਰਥੀਆਂ ਨੂੰ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 ਲੈ ਸਕਦੇ ਹਨ ਨਿਸ਼ਚਿਤ ਤੌਰ 'ਤੇ ਵਿਦਿਆਰਥੀਆਂ ਦੇ ਨਜ਼ਰੀਏ ਅਤੇ ਪਹੁੰਚ ਇਹਨਾਂ ਦੀ ਸਾਧਨਾਂ ਦੀ ਪ੍ਰਤੀ ਅਤੇ ਸਕਾਰਤਮਕ ਹੋਵੇਗੀ। ਜਿਸ ਨਾਲ ਕਿ ਉਹਨਾਂ ਦਾ ਮਨੋ ਵਿਗਿਆਨ ਵੀ ਵਧੇਗਾ social media, mobile ਜਾਂ internet ਜਿੱਥੇ ਗਿਆਨ ਅਤੇ ਮਨੋਰੰਜਨ ਦੇ ਪ੍ਰਮੁੱਖ ਸਾਧਨ ਹਨ ਉਸੇ ਪ੍ਰਕਾਰ ਇਸਦਾ ਖੇਤਰ ਵਿੱਚ ਵੀ ਇੱਕ ਵੱਡੀ ਭੂਮਿਕਾ ਦਾ ਪ੍ਰਮੁੱਖ ਹੋਣਾ ਚਾਹੀਦਾ ਹੈ ਹੁਣ ਮੁੱਖ ਹੁਣ ਮਨੁੱਖ ਨੇ ਸਮੱਸਿਆ ਗਿਆਨ ਸੂਚਨਾ ਜਾਂ ਮਨੋਰੰਜਨ ਤੱਕ ਪਹੁੰਚ ਦੀ ਨਹੀਂ ਸਗੋਂ ਇਹ ਸਹੀ ਵਰਤੋਂ ਆਪਣੇ ਆਪ ਦੀ ਹੈ ਭਵਿੱਖ ਵਿੱਚ ਸਾਨੂੰ ਸਵੈ ਚਿੰਤਨ ਰਾਹੀਂ ਹੀ ਨਿਸ਼ਚਿਤ ਕਰਨਾ ਪਵੇਗਾ ਕਿ ਅਸੀਂ ਕਿਤੇ ਵੀ ਪ੍ਰਾਪਤ ਕਰਨਾ ਹੈ ਕੁਛ ਵੀ ਪ੍ਰਾਪਤ ਕਰਨਾ ਹੈ ਇਹ ਇੱਕ ਬੇਹੱਦ ਸੰਵੇਦਨਸ਼ੀਲਤਾ ਵਿਸ਼ਾ ਹੈ।

ਵਿਦਿਆਰਥੀ ਅੰਦਰ ਅਜਿਹਾ ਰੁਝਾਨ ਵਿਕਸਿਤ ਕਰਨ ਲਈ ਕੁੱਝ ਵਿਵਹਾਰ ਗਤੀਵਿਧੀਆ ਦੀ ਲੋੜ ਹੈ l ਤਾਂ ਜੋ ਡੂੰਘਾਈ ਨਾਲ ਸਮਝ ਸਕਣ, ਇਹਨਾਂ ਸਾਧਨਾਂ ਦੀ ਵਰਤੋਂ ਅਤੇ ਚੌਣ ਉਹਨਾਂ ਦੀ ਕਿੰਨੀ ਕੀਤੀ ਜਾ ਰਹੀ ਹੈ ਅਤੇ ਉਹ ਕਿੰਨੀ ਕੁ ਅੱਗੇ ਵੀ ਕਰ ਸਕਣਗੇ, video ਜਾਂ ਲਿਖਤੀ ਸਮ~ ਸਮਗਰੀ internet ਦੇ ਪ੍ਰਮੁੱਖ ਗੂਗਲ, ਯੂਟਿਊਬ ਆਦਿ ਵਰਗੀਆਂ ਲੋੜ੍ਹਾਂ ਅਨੁਸਾਰ ਅਧਿਆਪਕ ਸਮੱਗਰੀ ਦੀ ਖੋਜ ਕਰਨ ਦੀ ਸਹਾਇਤਾ ਕਰੇਗਾ। ਇਸ ਸਮੱਗਰੀ ਦੀ ਖੋਜ ਕਰਨ ਤੋਂ ਪਹਿਲਾਂ ਹੀ ਉਹ ਉਸਨੂੰ ਪਾਠਕ੍ਰਮ ਵਿੱਚ ਬੰਦ ਕਰ ਦੇਵੇਗਾ। ਮੈਂ ਉਮੀਦ ਕਰਦੀ ਹਾਂ ਕਿ ਅੱਜ ਮੇਰਾ ਇਹ ਵਿਸ਼ਾ ਸਭ ਨੇ ਧਿਆਨ ਨਾਲ ਸੁਣਿਆ ਹੋਵੇਗਾ, ਧੰਨਵਾਦ।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

ਹਾਂ ਹਾਂ ਵਧੀਆ ਹੋਰ ਸੁਣਾ ਮਨਦੀਪ ਠੀਕ ਹੈ ਬਸ ਵਧੀਆ ਹੋਰ ਸੁਣਾ ਕਿ ਕਰਦੀ ਪਈ ਸੀ ਕੁਛ ਵੀ ਨਹੀਂ ਯਾਰ ਕੰਪਿਊਟਰ ਤੇ ਬੈਠੀ ਸੀ ਹੋਰ ਦਸ ਘਰ ਦੇ ਕੀਦਾ ਤੇਰੇ

ਯਾਦ ਕੀਦਾ ਆ ਗਈ ਅਜੇ ਕੀਦਾ ਕਰਤਾ ਫੋਨ ਅਜੇ ਵੀ ਰਹਿਣ ਦੇਣਾ ਸੀ

ਹਾਂ ਯਾਰ ਹੋ ਤੇ ਹੈ ਚਲ ਕੋਈ ਨਹੀਂ ਯਾਰ ਮੈਂ ਕਿਹੜਾ ਚੰਗਾ ਮੂੰਹ ਫੂਲਾ ਕੇ ਬੈਠੀ ਆ ਮੈਂ ਤੇ ਸਿਰਫ ਗੱਲ ਹੀ ਕੀਤੀ ਆ

ਚਲ ਕੋਈ ਨਹੀਂ ਨਿੱਕੀ ਨਿੱਕੀ ਗੱਲ ਦਾ ਛੱਡ ਪਰਾ ਗੁੱਸਾ

ਦਸ ਦੀ ਪਈ ਯਾਰ ਮੇਰੀ ਓਹਨੂੰ cousin ਯਾਰ computer ਸਿੱਖ ਦੀ ਪਈ ਤੇ ਛੋਟੀ ਓਹਨੇ ਛੱਡ ਤਾ ਪਰ ਵਿੱਚੋ ਜੇ paper ਹੈ ਗਏ ਦੇ ਆ ਮੈਂ ਓਹਨੂੰ general knowledge ਓਹਨੂੰ ਕਿ ਕਹਿੰਦੇ ਆ

ਕਿ ਆ ਮਤਬਲ ਜਿਹੜੇ part ਆ ਕੰਪਿਊਟਰ ਦੇ ਕਿਸ ਤਰਾਂ part ਲੈਣੀ ਆ ਜੀਦਾ A four sheet ਜਦੋ ਕੋਈ ਵੀ formulaready ਕਰਨਾ ਤੇ ਹੋਵੇ ਛੋਟੀ ਛੋਟੀ ਚੀਜ਼ਾਂ

ਓ ਤੇ ਕੇਦੀ ਪਈ ਸੀ ਸਿਮੀ ਮੈਨੂੰ ਕੇਦੀ ਪਈ ਸੀ ਦੀਦੀ ਨਹੀਂ ਮੈਂ tenth ਜਾ pulse two ਤੋਂ ਬਾਅਦ ਹੀ ਦੇਖਣਾ ਮੈਂ ਕਿਹਾ ਤੇਰਾ ਦਿਮਾਗ ਖਰਾਬ ਵ ਅਜ ਕਲ basic ਆਣਾ ਜਰੂਰੀ ਆ ਮੈਂ ਫਿਰ ਚਾਚੀ ਨੂੰ ਕਿਹਾ ਇੰਨੇ ਕਿ ਕਰਨਾ ਹੁੰਦਾ ਘਰ ਭੇਜੋ ਇਹਨੂੰ centre ਤੇ

ਯਾਰ ਦੇਖ ਮੇਰੀ ਗੱਲ ਸੁਨ ਸਕੂਲਾਂ ਵਿਚ ਕੰਪਿਊਟਰ ਆ ਕੀਤੇ shop ਤੇ ਜਾਣਾ ਅੱਜ ਕਲ ਵੈਸੇ ਵੀ telly gst ਹੁੰਦੀ ਪਈ ਆ ਓਹਦੇ ਤੇ ਕੰਪਿਊਟਰ ਆ

ਹੁਣ ਦੇਖ ਨਾ ਯਾਰ ਸਹੀ ਗੱਲ ਵ ਯਾਰ ਪਹਿਲੇ ਇਹਦਾ ਕਿਤਾਬਾਂ ਤੇ ਨਾ ਹੁਣ ਜਿਹੜੇ handmade ਕੰਮ ਹੁੰਦੇ ਸੀ ਨਾ ਓਹਨਾ ਕਿਤਾਬਾਂ ਤੇ ਕਿੰਨਾ ਕਿੰਨਾ chemical ਲੈਣਾ ਅਜ ਕਲ ਕੰਪਿਊਟਰ ਵਿੱਚੋ ਸਿੱਧਾ ਕੱਢੋ ਕਿ ਯਾਰ ਅਜੇ ਕਲ ਜਗ੍ਹਾ ਕਿੰਨੇ ਕੰਪਿਊਟਰ ਜਰੂਰੀ ਥੋੜ੍ਹਾ ਵੱਡੇ ਵੱਡੇ ਕੰਪਿਊਟਰ ਲੈਣੇ ਛੋਟੇ ਕੰਪਿਊਟਰ size ਜਿਹੜੇ ਆਪਣੇ ਜਗ੍ਹਾ ਦੇ ਹਿਸਾਬ ਨਾਲ sapce ਕੱਟ CPU ਕਿੰਨੇ ਵਧੀਆ ਚਲੇ

computer basic ਹੀ ਆ ਜੇ ਬਹੁਤ ਵਧਿਆ ਬੰਦਾ ਆਪਣੇ ਮਤਬਲ ਕਿ table ਵਗੈਰਾ ਬਣਨਾ ਹੋਵੇ ਕੋਈ ਪੰਗਾ ਜਾ ਦਿਕਤ ਤਾ ਨਹੀਂ ਯਾਰ ਅਜ ਕਲ ਛੋਟੀਆਂ ਛੋਟੀਆਂ ਚੀਜ਼ਾਂ ਕੰਪਿਊਟਰ ਤੇ ਸਿੱਖਣ ਲਈ ਜਿੰਦਾ whatsapp

ਤੈਨੂੰ ਪਤਾ ਇਹ ਚੀਜ਼ਾਂ ਨਾ ਆਣ ਕਿ ਫਾਇਦਾ ਪੜਨ ਦਾ ਯਾਰ ਕਈ ਬੱਚੇ ਬੈਂਕਾਂ ਚ ਜਾਂਦੇ ਆ ਇਹਨਾਂ ਇਹਨਾਂ ਪੜ੍ਹੇ ਹੁੰਦੇ ਵ ਬੈਂਕ ਦਾ ਫਾਰਮ ਹੀ ਨਹੀਂ ਭਰ ਨਾ ਆਂਦਾ ਤੇ ਉਹ ਅਨਪੜਾਂ ਵਾਲੀ ਗੱਲ ਹੋ ਜਾਂਦੀ ਇਹੀ ਨਾ ਜੇ ਬੰਦੇ ਨੂੰ ਮਾੜਾ ਜਾ ਕੰਪਿਊਟਰ ਤੇ type typing ਕਰਨਾ ਹੀ ਨਾ ਆਵੇ ਫਿਰ ਕਿ ਫਾਇਦਾ ਸਕੂਲਾਂ ਵਿਚ ਕਹਿੰਦੇ ਵ ਅਸੀਂ ਕੰਪਿਊਟਰ subject ਲੀ ਤਾ ਛੇਵੀ ਤੋਂ ਲੈ ਕੇ ਬਹਾਰਵੀ ਤਕ ਕੰਪਿਊਟਰ ਪੜ੍ਹਆਇਆ ਜੇ ਆਵੇ ਹੀ ਨਾ ਤੇ ਕਿ ਫਾਇਦਾ ਹਾਂ ਉਹ ਤੇ ਹੈ ਇਹ ਥੋੜੀ ਲਿਖ ਕੇ ਚੀਜ਼ ਗੁਵਾਚ ਗਈ ਚੀਜ਼ ਤੇ ਲਗਾ ਕੇ ਓਥੇ ਬੰਦਾ hyperlink ਰਖ ਲੈ ਓਥੋਂ ਪਤਾ ਲੱਗ ਜਾਂਦਾ ਹੱਥੋਂ ਛੱਡੀ ਆ

upercase lower case ms word ਦੇ ਛੋਟੇ ਛੋਟੇ ਸਮਝੀਏ ਕਿਉਕਿ basic ਯਾਰ ਵਿਚ ਇਹੀ main ਵ ਨਾ notepad word pad ms word excel ਹਾਣਾ power point ਹੋ ਗਿਆ ਯਾਰ ਅਜ ਤੇ ਮੈਂ ਛੁੱਟੀ ਕੀਤੀ ਆ ਓਹਦਾ time ਨਹੀਂ ਹੁੰਦਾ ਹਾਂ ਤਾ ਹਾਂ ਉਹ ਤੇ ਹੈ ਜਿਹੜੀਆਂ ਚੀਜ਼ਾਂ ਸਮਝ ਨਹੀਂ ਆਂਦੀਆਂ ਉਹ ਤਾ ਮੈਂ ਦਸ ਦੀ ਆ ਫਿਰ ਕਲ ਮੈਂ ਦਸਿਆ ਓਹਨੂੰ x square, x cube ਹੂੰ

ਕਲ ਉਹ ਹੋ puzzle ਗਈ ਦੀ ਸੀ ਤੇ ਓਹਨੂੰ ਪਤਾ ਨਹੀਂ ਲਗਾਇਆ ਸੀ ullets ਕੀਦਾ ਲਗਾਂਦੇ ਸੀ ਤੇ ਉਹ puzzle ਹੋ ਗਈ ਤੇ ਮੈਂ ਓਹਨੂੰ ਕਿਹਾ ਜੋ ms word ਤੇ bullets ਲੱਗਦੀਆਂ

ਸਹੀ ਗੱਲ ਯਾਰ ਪਹਿਲੇ ਵਿੱਚ ਬੜਾ ਫਰਕ ਆ ਕੰਪਿਊਟਰ ਹੂੰ ਹੂੰ ਤੁਸੀ ਵੈਸੇ basic ਕੀਤਾ ਪਹਿਲੇ

ਚਲ ਵਧੀਆ ਯਾਰ ਜਦੋ ਫ੍ਰੀ ਸੀ ਨਾ ਓਦੋ ਮੈਂ ਕਰ ਲਿਆ ਸੀ ਬੈਠੇ ਰਹੋ ਘਰ ਕਿ ਆ ਕਿਉਕਿ theory ਤੇ practical ਵਿਚ ਬਹੁਤ ਫਰਕ ਆ

ਹਾਂ ਸਹੀ ਗੱਲ ਯਾਰ ਹਰ ਕਿ ਚੀਜ਼ ਵਿਚ ਵਧਿਆ ਯਾਰ ਹੁਣ space ਵੀ ਘਟ ਲੈਂਦੀ ਹੁਣ ਪਹਿਲੇ ਕੀਨੇ ਕੀਨੇ ਵੱਡੇ ਟੀ ਵੀ ਹੁੰਦੇ ਸੀ ਸਹੀ ਗੱਲ ਹੈ ਮੈਡੀਕਲ LINE ਵਿਚ ਕੰਪਿਊਟਰ ਆ ਹਰ ਜਗ੍ਹਾ ਕੰਪਿਊਟਰ ਯਾਰ ਫੋਨਾਂ ਵਿਚ ਬੰਦਾ ਕਿ ਕਿ save ਕਰੇ ਇਹ ਤਾ pen drive ਵਿਚ ਬੰਦਾ ਕੁਛ ਵੀ ਮੈਂ ਹੀ ਦਸਿਆ ਓਹਨੂੰ ਤੂੰ ਐਵੇ ਨਾ puzzel ਹੋਇਆ ਕਰ ਕਹਿੰਦੀ ਮੈਂ ਕਿ ਕਰਨਾ ਅਜੇ ਸਿੱਖ ਕੇ ਮੈਂ ਕਿਹੜੀ ਏਵੈ ਦੀ job ਕਰਨੀ ਮੈਂ ਕਿਹਾ ਤੂੰ ਪਗਲ ਆ job ਨਹੀਂ ਕਰਨੀ ਅਜੇ

ਠੀਕ govrment ਨਹੀਂ private job ਮਿਲੇ ਗਈ interest ਹੋਵੇ ਗਏ ਤਾਹਿ ਕਰੇ ਗੀ ਨਾ

ਹਾਂ ਹੋ ਤੇ ਹੈ ਯਾਰ ਅਹੁਣ ਹਰ ਜਗ੍ਹਾ ਤੇ ਕੈਮਰੇ ਲਗੇ ਦੇ ਉਹ ਵੀ ਓਹਦੇ ਨਾਲ ਹੁੰਦੇ ਆ ਕਈ mobile ਨਾਲ attach ਕਈ l e d ਨਾਲ attach ਆ ਤੇ ਕਿੰਨਾ ਫਰਕ ਪੈਂਦਾ ਆ ਪਹਿਲੇ ਹੁੰਦਾ ਸੀ ਕਿ shop ਵ ਵੱਡੀ ਤਿੰਨ ਬੰਦੇ ਸਾਬਲ ਵਾਸਤੇ ਚਾਹੀਦੇ ਆ ਫਿਰ ਬੰਦਾ ਕਮ ਕਰੇਗਾ ਕਾਫੀ ਘਟ ਹੋਇਆ ਯਾਰ ਕਿ computer ਦੀ ਵਜ੍ਹਾ ਨਾਲ ਕਾਫੀ ਫਰਕ ਹਾ job ਵਗੈਰਾ ਕਾਫੀ ਮਿਲਿਆ

ਹੋਰ ਤੋਂ ਦੱਸ ਯਾਰ ਤੇ ਕੋਈ ਕੰਪਿਊਟਰ ਦੀ job ਵਿੱਚ interest ਹੋਰ ਕਿ ਕਰਦੀ ਤੂੰ

ਹਾਂ ਕੋਈ ਨਾ ਜਰੂਰ ਭੇਜਾ ਤੈਨੂੰ

ਹਾਂ ਹੁੰ ਹਾਂ

ਆ ਹੋ ਤੈਨੂੰ ਪਤਾ ਪੰਡਤਾਂ ਨੇ computer ਰੱਖੇ ਹੁੰਦੇ ਉਹ ਸਾਡੇ ਤੋਂ ਜਿਆਦਾ ਚਲਾਂਦੇ ਹੁਣੇ ਆ

ਹੁੰ ਤੈਨੂੰ ਪਤਾ ਉਹ ਤੇ phones ਤੇ ਵੀ ਦੇਖ ਹਾਂ ਤੇ photoshopcourse ਦਾ ਕੀਦਾ ਕਿ ਆ ਫੋਟੋ ਸ਼ੋਪ ਦੇ ਸਿਆਪਾ ਮੇਰਾ ਗਾਲ੍ਹਾਂ ਮੈਂ ਕਿ ਕਰਾ ਗਾਲ੍ਹਾਂ ਮੇਰਾ ਖਰਾਬ ਹੋ ਗਿਆ

ਹੂੰ ਹੋਰ ਰੋਟੀ ਖਾਲੀ

ਕਿਥੇ ਯਾਰ ਤੈਨੂੰ ਪਤਾ ਵਿਵਾਹ ਆ ਗਿਆ busy shopping ਤਾ ਕਰਕੇ ਅੱਜ ਲੈ ਕੇ ਆਈ ਆ ਘਰਦੇ ਬੋਲ ਬੋਲ ਕੇ ਥੱਕ ਗੇ ਕੱਪੜੇ ਲੀਤੇ ਦੋ ਦਿਨ ਰਹਿ ਗਏ ਵੀਹ ਦਿਨ ਹੋ ਗਏ ਤੈਨੂੰ ਕਹਿੰਦੇ ਨੂੰ ਲੈ ਆ ਲੈ ਆ ਚਲ ਯਾਰ ਠੀਕ ਮੈਂ ਲੈ ਲਿਆ ਲਹਿੰਗਾ ਲੀਤਾ ਹੋਰ ਮੈਂ ਚੱਪਲਾਂ ਲੈ ਕੇ ਆਈ ਆ ਚਲ ਠੀਕ ਹੈ ਯਾਰ ਘਰ ਕੋਈ ਆਇਆ ਬਾਅਦ ਵਿਚ ਗੱਲ ਕਰਦੀ ਆ

Hello

ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਸ ਵਧੀਆ ਤੁਸੀਂ ਦੱਸੋ?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 ਕੁਛ ਨੀ ਮੈਂ reading ਕਰਦੀ ਪਈ ਸੀ ਮੈਂ ਸੋਚਿਆ ਤੁਹਾਡੇ ਨਾਲ ਗੱਲ ਬਾਤ ਕਰ ਲਵਾਂ ਮੁਕਤਸਰ

ਹਾਂਜੀ ਦੱਸੋ ਫਿਰ ਮੈਨੂੰ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ। ਹਾਂਜੀ ਸਤਾਰਾਂ ਸੌ ਚਾਰ ਵਿੱਚ ਆਨੰਦਪੁਰ ਮੁਗਲਾਂਂ ਤੇ ਪਹਾੜੀ ਰਾਜਿਆਂ ਦੀਆਂ ਸਹਿਯੋਗੀ ਫ਼ੌਜਾਂ ਦੁਆਰਾ ਇੱਕ ਵਿਕਲਪ ਘੇਰਾਬੰਦੀ ਅਧੀ~ ਅਧੀਨ ਸਨ, ਪ੍ਰਬੰਧਕ ਪੂਰੀ ਤਰ੍ਹਾਂ ਥੱਕ ਗਏ ਸਨ ਅਤੇ ਖਾਲਸਾ ਪੱਤਿਆਂ ਅਤੇ ਦਰੱਖਤਾਂ ਦੀ ਛਿੱਲ ‘ਤੇ ਰਹਿੰਦਾ ਸੀ, ਮਾਝੇ ਦੇ ਜੱਟਾਂ ਨੇ ਆਪਣੇ ਮਨ ਨੂੰ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 ਜਦੋਂ ਅੱਠ ਮਹੀਨੇ ਲੰਬੇ ਸਮੇਂ ਤੱਕ ਚੱਲਿਆ ਸੀ, ਇਸਦੇ ਸਿੱਟੇ ਵਜੋਂ ਦੱਸਵੇਂ master ਦੇ ਅਧੀਨ ਦਸ ਹਜ਼ਾਰ ਸਿੱਖ ਸਿਪਾਹੀਆਂ ਦੇ ਨਤੀਜੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਲੱਖ ਮੁਗ਼ਲਾਂ ਨੂੰ

ਅਨੰਦਪੁਰ ਦੇ ਅਮ੍ਰਿਤਸਰ ਜ਼ਿਲੇ ਦੇ ਮਾਝੇ ਖੇਤਰ ਵਿਚ ਰਹਿੰਦੇ ਸਨ, ਆਪਣੇ ਪਿੰਡਾਂ ਵਿੱਚੋਂ ਇੱਕ, ਜਿਨ੍ਹਾਂ ਨੂੰ ਤਬਾਲ ਕਿਹਾ ਜਾਂਦਾ ਹੈ ਝਬਾਲ ਕਿਹਾ ਜਾਂਦਾ ਹੈ,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 ਪਰਤਣ ਤੋਂ ਇਨਕਾਰ ਕੀਤਾ ਇਨ੍ਹਾਂ ਚਾਲੀ ਪਰਜਾਂ ਵਾਲਿਆਂ ਦੁਆਰਾ ਦਿਖਾਈ ਗਈ ਬੇਤਹਾਸ਼ਾ ਉੱਤੇ ਉਸ ਨੂੰ ਕੁਚਲਿਆ ਗਿਆ ਸੀ, ਮਾਈ ਭਾਗੋ ਨੇ ਉਨ੍ਹਾਂ ਨੂੰ ਕਦਾਰਤ ਅਤੇ ਵਿਸ਼ਵਾਸ ਦੀ ਘਾਟ ਨਾਲ ਵਰਤਾਓ ਕੀਤਾ, ਉਸਨੇ ਮਾਝਾ ਸਿੰਘਾਂ ‘ਤੇ ਬਦਨਾਮ ਕਰਨ ਦਾ ਇੱਕ ਮਿਟਾਇਆ ਤਾਂ ਪੱਕਾ ਇਰਾਦਾ ਕੀਤਾ ਸੀ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 ਉਹਨਾਂ ਨੂੰ ਸ਼ਰਧਾ ਅਤੇ ਬਲੀਦਾਨ ਦੇ ਰਸਤੇ ਵਿੱਚ ਵਾਪਸ ਲਿਆ ਉਹ ਇੱਕ ਆਦਮੀ ਦੇ ਕੱਪੜੇ ਪਾ ਕੇ ਪ੍ਰੇਰਿਤ ਕਰਦੀ ਸੀ, ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਣਾ ਵਾਲਾ ਕਾਇਦਾ ਦੇ ਆਪਣੇ ਕਾਰਜ ਨੂੰ ਸ਼ਰਮ ਮਹਿ~ ਅਹ ~ਸੂਸ ਕਰਦੇ ਹੋਏ, ਉਹ ਝੰਡੇ ਦਾ ਪਾਲਣ ਕਰਦੇ ਸੀ ਅਤੇ ਸ੍ਰੀ ਗੁਰੂ ਮੁਕਤਸਰ ਸਾਹਿਬ ਦੇ ਮਸ਼ਹੂਰ ਯੁੱਧ ਵਿਚ ਸ਼ਾਮਲ ਹੋ ਗਏ, ਜੋ ਕਿ ਫਿਰੋਜ਼ਪੁਰ ਜ਼ਿਲੇ ਦੇ ਖਿੱਦਰਾਂ ਵਿੱਚ ਮੁਗਲ ਫੌਜਾਂ ਦੇ ਵਿਰੁੱਧ ਲੜੇ ਸਨ।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 ਮਹਿਲਾ ਆਮ ਮਾਈ ਭਾਗੋ ਦੀ ਅਗਵਾਈ ਹੇਠ ਚਾਲੀ ਮੁਕਤੇ ਨੇ ਦਸ ਹਜ਼ਾਰ ਦੀ ਤਾਕਤ ਵਾਲੇ ਮੁਗਲ ਫੌਜ ਨੂੰ ਅਜਿਹੀ ਨੁਕਸਾਨ ਪਹੁੰਚਾਇਆ ਸੀ ਕਿ ਉਨ੍ਹਾਂ ਨੂੰ ਪਿੱਛੇ ਛੱਡਣ ਲਈ ਕੋਈ ਬਦਲ ਨਹੀਂ ਸੀ ਇਹ ਲੜਾਈ ਬ੍ਰਿਟਿਸ਼ ਯੁੱਧ ਇਤਿਹਾਸ ਦੇ ਆਧੁਨਿਕ ਦੇ ਅੰਦਰ ਮਿਲ ਸਕਦੀ ਸੀ ਜੰਗ ਦੇ ਅੰਤ ਤੇ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਚ ਨਿਕਲਣ ਦੀ ਤਲਾਸ਼ ਵਿੱਚ ਸਨ, ਮਾਈ ਭਾਗੋ, ਜੋ ਜ਼ਖ਼ਮ ਨੂੰ ਪਿਆ ਹੋਇਆ ਸੀ ਨੇ ਉਸਨੂੰ ਸਵਾਗਤ ਕੀਤਾ ਉਸ ਨੇ ਉਸ ਨੂੰ ਦੱਸਿਆ ਕਿ ਚਾਲੀ ਫਰਿਸ਼ਤਿਆਂ ਨੇ ਲੜਾਈ ਦੇ ਮੈਦਾਨ ਵਿੱਚ ਲ~ ਲੜਦਿਆਂ ਆਪਣੀ ਜ਼ਿੰਦਗੀ ਬਹਾਦਰੀ ਨਾਲ ਕਿਵੇਂ ਪੇਸ਼ ਕੀਤੀ, ਗੁਰੂ ਸਾਹਿਬਾਂ ਨੂੰ ਉਸ ਦੇ ਪਛਤਾਵੇ, ਸਵੈ-ਬਲੀਦਾਨ, ਅਤੇ ਬਹਾਦਰੀ ਦੇ ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ, ਮਾਈ ਭਾਗੋ ਬਰਾਮਦ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ਦੇ ਬਾਅਦ ਗੁਰੂ ਦੀ ਵਿੱਚ ਰਿਹਾ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨਾਲ ਅੰਤਿਮ ਸੰਸਕਾਰ ਲਈ ਲਾਸ਼ਾਂ ਇਕੱਠੀਆਂ ਕਰਵਾਈਆਂ ਸਨ, ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਵਿੱਚੋਂ ਇੱਕ ਮਹਾਂ ਸਿੰਘ ਦਾ ਅਜਿਹਾ ਅਜਿਹੇ ਅਜੇ ਵੀ ਜੀਵਨ ਨਾਲ ਚਿੰਬੜਿਆ ਹੋਇਆ ਹੈ, ਗੁਰੂ ਜੀ ਵੇਖ ਕੇ, ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਗੁਰੂ ਜੀ ਨੇ ਇੱਕ ਵਾਰ ਆਪਣੇ ਗਲੇ ਵਿੱਚ ਉਸਨੂੰ ਲਿਆ, ਅਤੇ ਉਸਦੇ ਨਾਲ ਬੈਠ ਗਏ, ਮਹਾਂ ਸਿੰਘ ਨੇ ਰੋਂਦੇ ਹੋਏ, ਥੱਕਿਆ ਹੋਇਆ, ਮਹਾਨ ਗੁਰੂ ਨੂੰ ਬੇਨਤੀ ਕੀਤੀ ਕਿ ਬੇ~ ਅਹ ਬੇਦਾਵਾ ਉਸਨੂੰ ਉਸ ਸਿੱਖ ਨੂੰ ਗੁਰੂ ਦੇ ਸਿੱਖ ਦਾ ਖੰਡਨ ਕਰਨ ਲਈ ਮਹਾਂ ਸਿੰਘ ਦੀ ਮੌਤ ਤੋਂ ਪਹਿਲਾਂ ਦਇਆਵਾਨ ਗੁਰੂ ਨੇ ਦਸਤਾਵੇਜ਼ ਲੈ ਗਿਆ ਇਸਨੂੰ ਫਾੜ ਦਿੱਤਾ, ਆਪਣੇ ਅਨਯੋਗਤਾ ਪ੍ਰਤੀ ਬੇਅੰਤ ਦਾ ਦਇਆ ਦਿਖਾਉਂਦੇ ਹੋਏ ਉਹਨਾਂ ਨੇ ਚਾਲੀ ਦਾ ਨਾਮ ਦਿੱਤਾ ਜਿਨ੍ਹਾਂ ਨੇ ਆਖਰੀ ਸਾਹ ਤੱਕ ਅੰਦੋਲਨ ਕੀਤਾ ਸੀ ਅਤੇ ਸ੍ਰੀ ਗੁਰੂ ਅਨੰਦ ਸਾਹਿਬ ਵਾ~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 ਚਾਲੀ ਮੁਕਤ ਚਾਲੀ ਚਾਲੀ ਚਾਲੀ ਮੁਕਤ ਲੋਕਾਂ ਮੁਕਤ ਕਿਵੇਂ ਚਾਲੀ ਬਹਾਦਰ ਸਿੱਖਾਂ ਦਾ ਇੱਕ ਬੈਡ ਹੋ band ਹੋ ਜੋ ਉਣੱਤੀ ਦਸੰਬਰ ਸਤਾਰਾਂ zero ਪੰਜ ਨੂੰ ਖੱਦਰ ਜਾਂ ਢਡਾਰਿਆਂ ਦੀ ਸ਼ੀਲ ਦੇ ਨੇੜੇ ਲੜਦੇ ਹੋਏ ਉਣੱਤੀ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਕੇ ਗੁਰੂ ਗੋਬਿੰਦ ਸਾਹਿਬ ਜੀ ਦਾ ਪਿੱਛਾ ਕਰਨ ਵਾਲਿਆਂ ਇੱਕ ਮੁਗ਼ਲ ਫ਼ੌਜ ਦੇ ਖਿਲਾਫ ਯਾਦ ਕੀਤਾ ਜਾਂਦਾ ਹੈ, ਸਿੱਖ ਇਤਿਹਾਸ ਵਿੱਚ ਅਤੇ ਰੋਜ਼ਾਨਾ ਸਿੱਖ ਅਰਦਾਸ ਵਿੱਚ ਅਰਦਾਸ ਕੀਤੀ ਜਾਂਦੀ ਹੈ ਜਾਂ ਇੱਕ ਅਰਦਾਸ ਕੀਤੀ ਜਾਂਦੀ ਹੈ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 ਸਗਲਾਨਾ ਕੀਤੀ ਅਤੇ ਉਨ੍ਹਾਂ ਨੂੰ ਚਾਲੀ ਮੁਕਤ ਦੇ ਤੌਰ ਤੇ ਬਖਸ਼ਿਸ਼ ਕੀਤਾ ਉਨ੍ਹਾਂ ਦੇ ਬਾਅਦ ਖਦਰਾਣਾ ਸ੍ਰੀ ਮੁਕਤਸਰ ਸਾਹਿਬ ਬਣ ਗਿਆ। ਵਿਵਹਾਰਕ ਤੌਰ ‘ਤੇ, ਸੰਸਕ੍ਰਿਤ ਮੁੱਕਤ ਤੋਂ ਮੁਕਤ ਦਾ ਅਰਥ ਹੈ ਮੁਕਤ, ਰਿਹਾਅ ਹੋਏ ਮੁਕਤ ਹੋਣਾ, ਖਾਸ ਕਰਕੇ ਜਨਮ ਅਤੇ ਮੌਤ ਦੇ ਚੱਕਰ ਤੋਂ ਸਿੱਖ ਧਰਮ ਵਿੱਚ ਮੁਕਤ ਮਨੁੱਖੀ ਹੋਂਦ ਦਾ ਸਭ ਤੋਂ ਵੱਡਾ ਰੂਹੀ ਅਹ ਰੂਹੀ ਟੀਚਾ ਹੈ ਅਤੇ ਮੁਕਤ ਜਾਂ ਮੁਕਤ ਉਹ ਹੈ ਜਿਸ ਨੇ ਪਰਮ ਸ਼ਕਤੀ ਦੀ ਅਵਸਥਾ ਪ੍ਰਾਪਤ ਕੀਤੀ, ਮੁਕਤ ਦਾ ਮਤਲਬ ਮੋਤੀ ਵੀ ਹੈ,